ਰਾਤ ਨੂੰ ਵੀ ਟਾਈਮ ਨਾਲ ਹੀ ਸੌਂ ਜਾਣਾ ਹੁੰਦਾ ਵਾ ਚਲੋ ਓਹ ਤੇ ਆਪਣਾ ਕੰਮ ਕੁੱਮ ਕਰਕੇ ਰੋਟੀ ਪਾਣੀ ਪੱਕਾ ਕੇ ਖਾ ਲੈਣ ਫੇਰ ਲੱਮੇ ਹੀ ਪੈਣ ਹੋਰ ਕੀ ਕਰਨਾ ਵਾ ਹਾਂਜੀ ਆ ਸੁਹਾਨੀ ਜਦੋਂ ਜਾਂਦੀ ਆ ਉਦੋਂ ਸੁਹਾਨੀ ਜਦੋਂ ਜਾਂਦੀ ਆ ਉਦੋਂ ਓਹ ਸੁੱਤੇ ਹੁੰਦੇ ਆਪਾਂ ਜਾਂਦਿਆਂ ਨੂੰ ਸੁੱਤਿਆਂ ਨੂੰ ਉਠਾਲ ਦੀ ਆ ਜਾ ਕੇ ਫੇਰ ਅੱਛਾ ਹਾਂਜੀ ਤੁਹਾਡੀ ਵੀ ਨੀਂਦ ਖਰਾਬ ਕਰਦੀ ਆ ਹਾਂ ਨਹੀਂ ਫਿਰ ਇਹਨੇ ਜਾ ਕੇ ਐਧਰ ਬੂਹਾ ਖੋਲੋ ਰੋਟੀ ਕਹਾਣੀ ਹੁੰਦੀ ਆ ਓਹ ਕਰੋ ਜੇ ਕਰੋ ਨਹੀਂ ਦਰਵਾਜਾ ਖੁੱਲ ਹੀ ਹੁੰਦਾ ਵਾ ਸਾਨੂੰ ਪਤਾ ਹੁੰਦਾ ਵੀ ਇਹਨਾਂ ਨੇ ਆਉਣ ਵਾ

ਹਾਂਜੀ ਦਰਵਾਜ਼ਾ ਓਨਾ ਚਿਕਰ ਖੁੱਲਾ ਹੀ ਹੁੰਦਾ ਵਾ

ਓਹ ਚਲੋ ਹਜੇ ਐਨਾ ਵੀ ਨਹੀਂ ਟਾਈਮ ਹੁੰਦਾ ਕਈ ਵੇਰਾਂ ਨੌਂ ਹੀ ਵਜਦੇ ਨੇ ਜਦੋਂ ਚੱਲ ਜਾਂਦਿਆਂ ਨੇ ਰਾਤੀ ਜਦੋਂ ਗਏ ਸੀ ਛੱਡਣ ਗਏ ਸੀ ਰਾਤੀ ਜਦੋਂ ਨੇ ਦੱਸ ਦਿੱਤਾ ਸੀ ਓਧਣ ਅਸੀਂ ਜਾਗਣ ਡਏ ਸੀ ਮੈਂ ਧੀ ਦੁੱਧ ਗਰਮ ਕਰਨ ਡਈ ਸੀ

ਹਾਂ ਤੇ ਫਿਰ ਮੈਂ ਓਹਨਾਂ ਨੂੰ ਕਿਹਾ ਮੈਂ ਹਜੇ ਗੇਟ ਵੱਲ ਆਉਣ ਹੀ ਡਈ ਸੀ ਤੇ ਮੈਂ ਕਿਹਾ ਮੈਂ ਟਾਈਮ ਹੋਇਆ ਸੀ ਤੇ ਮੈਂ ਕਿਹ ਵੇਖਾਂ ਭਲਾ ਨਿਆਣੇ ਆਉਂਦੇ ਹੋਣੇ ਆ ਤੇ ਫੇਰ ਪਾਸਟਰ ਹੁਣੀ ਅੱਗੇ ਸੀ ਮੈਂ ਕਿਹਾ ਅਜੋ ਹੁਣ ਦੁੱਧ ਗਰਮ ਕੀਤਾ ਹੁਣ ਪੀ ਕੇ ਜਾਇਓ ਹੁਣ

ਹਾਂ ਫੇਰ ਵਾਵਾ ਪਾਸਟਰ ਹੁਣੀ ਬਚਨ ਦੀਆਂ ਬਚਨ ਦੀਆਂ ਗੱਲਾਂ ਡਹਿ ਪਏ ਕਰਨ ਫੇਰ ਥੋੜਾ ਆਪਣੇ ਤਾ ਵਾ ਫੇਰ ਆਪਣੀ ਜਿੱਮੇਵਾਰੀ ਜਿਹੜੀ ਹੁੰਦੀ ਆ ਨਾ ਥੋੜੀ ਭੁਗਤਾਉਣੀ ਪੈਂਦੀ ਆ ਹਾਂ ਜਿਨੀਆਂ ਗੱਲਾਂ ਕਰਨ ਡਏ ਸੀ ਵਿੱਚ ਚੰਗੀਆਂ ਗੱਲਾਂ ਕਰਨ ਡਏ ਸੀ ਤੇ ਫੇਰ ਅਸੀਂ ਬਾਅਦ ਚ ਵੀ ਗੱਲਾਂ ਵਾਵਾ ਚਿਰ ਆਪਾਂ ਗੱਲਾਂ ਕਰਦੇ ਰਹੇ ਮੈਂ ਕਿਹਾ ਬੀ ਚਲੋ ਕੁਛ ਨਾ ਕੁਛ ਚਲੋ ਸਿੱਖਣ ਨੂੰ ਮਿਲਦਾ ਵਾ

ਤੇਰੀ ਭੈਣ ਦਾ ਮਤਲਬ ਕੋਈ ਵੀ ਆ ਬੱਚਾ ਓਹਦਾ ਖਿਆਲ ਜਿਹੜਾ ਨਾ ਓਹ ਫੇਰ ਆਪਣੀ ਜਿੱਮੇਵਾਰੀ ਚ ਥੋੜਾ ਹੋ ਜਾਂਦਾ ਹਾਂਜੀ ਜਿਹੜੀ ਗੱਲ ਦਾ ਨਹੀਂ ਕਈਆਂ ਗੱਲਾਂ ਦਾ ਨਹੀਂ ਵੀ ਪਤਾ ਹੁੰਦਾ ਇਨਸਾਨ ਨੂੰ ਓਹਨਾਂ ਗੱਲਾਂ ਦਾ ਵੀ ਚਲੋ ਪਤਾ ਲੱਗਦਾ ਵਾ

ਤੇ ਇਹਦੇ ਨਾਲ ਹੁੰਦਾ ਹਮ ਕੀ ਮਾੜੀਆਂ ਚੰਗੀਆਂ ਗੱਲਾਂ ਬਾਤਾਂ ਤੋਂ ਬਚ ਜਾਨੇ ਆਂ ਮੈਂ ਓਹੋ ਹੀ ਤੇ ਕਿਹਾ ਬੀ ਅਸੀਂ ਹਾਂਜੀ ਬੁਰੇਆਂ ਟੋਲਿਆਂ ਤੋਂ ਬੁਰਿਆਂ ਖਿਆਲਾਂ ਤੋਂ ਬਚ ਬੱਚਿਆਂ ਨਾਲੋਂ ਬਚ ਜਾਨੇ ਆਂ

ਕਹਿ ਚਲਿਆ ਨਾ ਜੇ ਚੰਗੀ ਸੰਗਤ ਚ ਪਵਾਂਗੇ ਤੇ ਚੰਗੀ ਮੱਤ ਜੇ ਮਾੜੀ ਚ ਪਵਾਂਗੇ ਤੇ ਮਾੜੀ ਮੱਤ

ਹਾਂਜੀ ਇਸ ਕਰਕੇ ਮਤਲਬ ਅਸੀਂ ਮਤਲਬ ਅਸੀਂ ਕਹਿਣੇ ਆ ਸਾਡੇ ਧੀਆਂ ਪੁੱਤ ਜਿਹੜੇ ਆ ਨਾ ਇਹ ਚੰਗੇ ਰਾਹ ਜਾਣ ਤੇ ਫੇਰ ਇਹਨਾਂ ਨੂੰ ਕੋਈ ਕੰਡਾ ਨਾਂ ਚੁੱਭੇ ਠੇਡਾ ਨਾ ਲੱਗੇ ਮਤਲਬ ਹਾਂਜੀ ਸਾਫ ਰਾਹ ਤੇ ਆਪਣੇ ਧਿਆਨ ਨਾਲ ਚੱਲਦੇ ਰਹਿਣ ਚੱਲਦੇ ਰਹਿਣ

ਹਾਂਜੀ ਸੁਹਾਨੀ ਕਹਿਣ ਡਈ ਸੀ ਕੇ ਕਹਿੰਦੀ ਮੇਰੀ ਨਾਨੀ ਹੁੰਦੀ ਨਾ ਮੇਰੀ ਨਾਨੀ ਨੇ ਬੜਾ ਖੁਸ਼ ਹੋਇਆ ਕਰਨਾ ਸੀ ਮੇਰੀ ਨਾਨੀ ਨੇ ਵਰਤ ਰੱਖ ਰੱਖ ਮੇਰੇ ਵਾਸਤੇ ਦੁਆ ਕਰਿਆ ਕਰਨੀ ਸੀ ਕੀ ਮੇਰੀ ਕੁੜੀ ਸੇਵਾ ਕਰਨ ਦਈ ਆ

ਬਹੁਤ ਪਿਆਰ ਸੀ ਸੁਹਾਨੀ ਦੇ ਨਾਲ ਇਸਤਰਾਂ ਹੀ ਆ ਫਿਰ ਹੁਣ ਅਸੀਂ ਜਦੋਂ ਵੇਹਨੇ ਆਂ ਲੋਕਾਂ ਦੇ ਬੁੱਢੜੇ ਬੁੱਢੜੇ ਆਉਂਦੇ ਆ ਮਾਂ ਪਿਓ ਤੇ ਸਾਡਾ ਮੈਂ ਕਿਹਾ ਜਵਾਨੀ ਅੱਧੀ ਅੱਧੀ ਨਹੀਂ ਸੀ ਹੁੰਦੀ ਜਦੋਂ ਦੇ ਮੈਂ ਕਿਹਾ ਵਿਚਾਰੇ ਚੱਲ ਗਏ ਆ ਤੇ ਹੁਣ ਫੇਰ ਆਖੀ ਦਾ ਬੀ ਹੁਣ ਜਿਹੜੇ ਇਸਤਰਾਂ ਜਿੰਨਾਂ ਨੂੰ ਅਟੈਕ ਹੋ ਜਾਂਦਾ ਜਾ ਕੁਛ ਹੋ ਜਾਂਦਾ ਓਹ ਵੀ ਤੇ ਜਾਂਦੇ ਹੀ ਆ ਤੇ ਕੀ ਕਰਨਾ ਜਿਹੜਾ ਨਹੀਂ ਜਿਹੜਾ ਨਹੀਂ ਜਾਣ ਵਾਲਾ ਓਹ ਵੀ ਚੱਲ ਗਿਆ ਹਾਂਜੀ ਹਣਾ ਬੜਾ ਪਰ ਸਾਨੂੰ ਬਹੁਤ ਜਿਆਦਾ ਹੀ ਮੁਸ਼ਕਿਲ ਹੋ ਗਈ ਆ ਦੀਦੀ

ਮੰਮੀ ਦੇ ਜਾਣ ਕਾਰਣ ਨਾਂ ਮੰਮੀ ਦੇ ਨਾਲ ਬੀ ਸਾਰਾ ਘਰ ਸੀ ਓਹਨਾਂ ਦੇ ਐਦਾਂ ਹੋਣ ਨਾਲ ਹੁਣ ਵੇਖੋ ਪੰਜ ਸਾਲ ਹੋ ਗਏ ਆ ਹਜੇ ਤਕ ਕੁਝ ਵੀ ਕੁਝ ਵੀ ਹਲਾਤ ਆ ਘਰ ਦੇ ਓਹ ਬਦਲੇ ਨਹੀਂ ਆ ਵਿਗੜਨ ਦਏ ਆ ਵਿਗੜਨ ਦਏ ਆ ਸਗੋਂ ਵਿਗੜੇ ਹੀ ਆ ਥੋੜੇ ਸਵਰੇ ਥੋੜੇ ਆ

ਹਣਾ ਅੱਛਾ ਪਾਸਟਰ ਹੁਣੀ ਇੱਕ ਬੰਦਾ ਹੁੰਦਾ ਓਹ ਆਪਣੇ ਘਰ ਨੂੰ ਸੁਧਾਰਦਾ ਆ

ਓਹਨਾਂ ਨੂੰ ਦਰ ਖਤਰਾ ਹੁੰਦਾ ਬੀ ਸਾਡੀ ਮਾਂ ਨੂ ਆਹ ਕਹੁ ਜੇ ਕਹੁ ਮਤਲਬ ਰੱਖਣੇ ਹੁੰਦੇ ਆ ਇੱਕ ਹੁੰਦਾ ਆ ਹਾਂਜੀ ਓਹ ਸਾਰਿਆਂ ਨੂੰ ਖਿਲਾਰਦਾ ਆ ਹਾਂਜੀ ਹਾਂਜੀ ਹਣਾ ਨਹੀਂ ਓਹਨਾਂ ਦੇ ਨਾਲ ਹੀ ਘਰ ਸੀ ਮੈਂ ਕਹਿਨੀ ਕੀ ਮੈਂ ਪਾਸਟਰ ਆਉਣਾ ਜਦੋਂ ਵੀ ਆ ਪਾਸਟਰ ਹੁਣੀ ਘਰ ਜਾਂਦੇ ਨਾ ਮੈਂ ਉਦੋਂ ਹੀ ਗੱਲਾਂ ਕਰਕੇ ਉਦੋਂ ਹੀ ਮੈਂ ਮਤਲਬ ਰੋਨੀ ਮੈਂ ਕਹਿਣੀ ਐਨਾ ਯਾਦ ਕੋਈ ਵੀ ਨਹੀਂ ਬੱਚਾ ਆਪਣੀ ਮਾਂ ਨੂੰ ਕਰਦਾ ਹੁਣਾ ਜਿੰਨਾਂ ਯਾਦ ਮੈਂ ਮਤਲਬ ਆਪਣੇ ਆਪ ਨੂੰ ਸਮਝਨੀ ਮੈਂ ਕਰਦੀ ਆਂ ਓਹਨਾਂ ਨੂੰ ਵੇਖ ਭੈਣ ਮੇਰੀਏ ਧੀਏ ਅਸੀਂ ਹਰ ਵੇਲੇ ਓਹਨਾਂ ਨੂੰ ਯਾਦ ਕਰਦੇ ਰਹਵਾਂਗੇ ਅਸੀਂ ਰੋਵਾਂਗੇ ਅਸੀਂ ਕੁਛ ਵੀ ਕਰਾਂਗੇ ਸਾਡੇ ਪਲੇ ਕੱਖ ਨਹੀਂ ਪੈਣਾ

ਮਨ ਚ ਆਉਂਦੀ ਮਨ ਚ ਨਰਾਜ਼ਗੀ ਜਿਹੀ ਆਉਂਦੀ ਆ ਬੀ ਐਦਾਂ ਕਿਓਂ ਹੋਇਆ ਐਦਾਂ ਨਹੀਂ ਸੀ ਹੋਣਾਂ ਚਾਹੀਦਾ ਹਮ ਤੇ ਮਤਲਬ ਮਨਾਓ ਤੇ ਪਰਸੋਂ ਵੀ ਮੇਰੀ ਗੱਲ ਬਾਤ ਹੋਣ ਡਈ ਸੀ ਛੋਟੇ ਦੇ ਨਾਲ ਤੇ ਮੈਂ ਉਹਦੇ ਨਾਲ ਵੀ ਰੋਣ ਡਈ ਸੀ ਗੱਲਾਂ ਕਰ ਕਰ ਮੈਂ ਕਿਹਾ ਨਾ ਓਹ ਐਦਾਂ ਹੁੰਦੀ ਤੇ ਨਾ ਸਾਨੂੰ ਇਹ ਦਿਨ ਦੇਖਣੇ ਨਾ ਪੈਂਦੇ ਓਹ ਇਹ ਦਿਨ ਸਾਡੇ ਤੇ ਆਉਣੇ ਨਹੀਂ ਸੀ ਜੇ ਓਹ ਨਾ ਐਦਾਂ ਹੁੰਦੀ ਤੇ ਪਤਾ ਕੀ ਗੱਲ ਆ ਵੇਖ ਹੁਣ ਬੱਬਲੇ ਦਾ ਪਿਓ ਇਸਤਰਾਂ ਹੋ ਗਿਆ ਹਣਾ ਹਾਂਜੀ ਦੇਖ ਕਿੰਨੀ ਮੁਸ਼ਕਿਲ ਆ ਕੰਮ ਤੇ ਸਾਰੇ ਹੀ ਹੋ ਗਏ ਹਾਂਜੀ ਦੀਦੀ ਇਹ ਗੱਲਾਂ ਮੈਂ ਸੋਚਦੀ ਵੀ ਆਂ

ਮਤਲਬ ਸੋਚਦੀ ਆਂ ਕਿਸੇ ਵੇਲੇ ਤੇ ਵੇਖੋ ਜਿਹੜੇ ਛੋਟੇ ਛੋਟੇ ਬੱਚੇ ਛੱਡ ਕੇ ਐਦਾਂ ਹੋ ਜਾਂਦੇ ਆ ਓਹਨਾਂ ਦਾ ਵੀ ਟਾਈਮ ਪਾਸ ਹੁੰਦਾ ਵਾ ਅਸੀਂ ਤੇ ਫੇਰ ਚਲੋ ਆਪਣੀ ਥਾਓਂ ਥਾਈਂ ਆ ਪਰ ਫੇਰ ਵੀ ਫੇਰ ਵੀ ਮਨ ਚ ਓਹ ਗੱਲਾਂ ਆਉਂਦੀਆਂ ਹੀ ਨਹੀਂ ਆ ਫੇਰ ਮਨ ਚ ਆਉਂਦਾ ਬੀ ਇਹ ਕਿਓਂ ਹੋਇਆ ਐਦਾਂ ਨਹੀਂ ਹੋਣਾਂ ਚਾਹੀਦਾ ਐਦਾਂ

ਆਵਾਜ਼ ਨਾ ਫੇਰ ਓਹ ਸਾਡੇ ਨਾਲ ਗੱਲ ਕਰਦੇ ਨੇ

ਹਾਂਜੀ ਆਉਂਦੀ ਆ ਕੇ ਤੇ ਫੇਰ ਮਤਲਬ ਅਸੀਂ ਐਥੋਂ ਤੀਕ ਹੁਣ ਸਾਨੂੰ ਮਤਲਬ ਇਹ ਨਹੀਂ ਬੀ ਚਲੋ ਆਪਣੇ ਨਾਲ ਓਹ ਜਿੰਨਾਂ ਓਹਦੀ ਚੰਗੀ ਜਿੰਦਗੀ ਸੀ ਓਹ ਆਪਣੀ ਸੋਹਣੀ ਨਿਭਾ ਗਈ ਆ ਆਪਣਾ ਸੋਹਣਾ ਕੰਮ ਕਰ ਗਈ ਆ ਤੇ ਜੇ ਹਰ ਵੇਲੇ ਅਸੀਂ ਯਾਦ ਕਰ ਕਰ ਕੇ ਹਜੇ ਕੰਮ ਬੜੀ ਦੂਰ ਵਾ ਸਾਡੇ ਬੱਚੇ ਵਿਹਾਉਣ ਵਾਲੇ ਆ ਸਾਡੇ ਬੱਚੇ ਨਿਆਣੇ ਆ ਸਮਝਾਵਾਂਗੇ ਅਸੀਂ ਰੋਵਾਂਗੇ ਇਸਤਰਾਂ ਦੇ ਕਮ ਕਰਦੇ ਰਹਾਂਗੇ ਅਸੀਂ ਆਪਣੀ ਜਾਨ ਨੂੰ ਰੋਗ ਲਾ ਲੈਣੇ ਨੇ ਸਾਨੂੰ ਕੱਖ ਨਹੀਂ ਲੱਭਣਾ ਵਿੱਚੋਂ ਹਾਂਜੀ ਹਣਾ ਹਾਂਜੀ

ਹਾਂ ਦੀਦੀ ਡੈਡੀ ਵੀ ਕਹਿਣ ਡਏ ਸੀ ਤੂੰ ਨਾ ਐਦਾਂ ਕਰਿਆ ਕਰ ਤੂੰ ਐਦਾਂ ਰੋਂਦੀ ਰਹਿਣੀ ਤੂੰ ਗੱਲਾਂ ਕਰ ਕਰ ਕੇ ਮੰਮੀ ਦੀਆਂ ਬੀ ਓਹਨੇ ਥੋੜੀ ਹੁਣ ਆਉਣ ਵਾ ਜਾਂ ਓਹਨੇ ਵਾਪਿਸ ਨਹੀਂ ਆ ਜਾਣਾ ਕਈਆਂ ਗੱਲਾਂ ਚ ਫੇਰ ਸਮਝਾਉਂਦੇ ਆ ਮੈਨੂੰ ਕੇ ਪਰ ਮਨ ਕਿਸੇ ਵੇਲੇ ਮਨ ਐਨਾ ਦੁਖੀ ਹੋ ਜਾਂਦਾ ਆ ਨਾ ਖਲੋਂਦਾ ਹੀ ਨਹੀਂ ਆ ਓਹ ਫੇਰ ਜਦੋਂ ਓਹਨਾਂ ਦੀਆਂ ਸੁਣੀ ਦੀਆਂ ਨੇ ਫੇਰ ਕਈ ਗੱਲਾਂ ਯਾਦ ਆਉਂਦੀਆਂ ਨੇ ਤੇ ਪਰ ਸੁਣ ਕੇ ਸਾਨੂੰ ਆਪਣੇ ਬਰਦਾਸ਼ਤ ਕਰਨੀਆਂ ਪੈਂਦੀਆਂ ਵੇਖ ਅਸੀਂ ਧੀਏ ਭੈਣੇ ਅਸੀਂ ਰੋਟੀ ਦੋ ਤਿੰਨ ਤਿੰਨ ਟਾਈਮ ਖਾਨੇ ਆ ਓਹ ਵੀ ਅਸੀਂ ਪਚਾਉਣੇ ਆ ਤੇ ਜੇ ਅਸੀਂ ਗੱਲ ਮਤਲਬ ਅਸੀਂ ਕਿਸੇ ਦੀ ਸੁਣਨੀ ਓਹ ਵੀ ਪਚਾਉਣੇ ਆ ਜਿਹੜਾ ਬੰਦ ਐਧਰੋਂ ਸੁਣਦਾ ਤੇ ਐਧਰੋਂ ਕੱਢਦਾ ਚੁਗਲੀ ਕਰਦਾ ਓਹ ਮਗਰੋਂ ਮੂੰਹ ਤੇ ਗਾਲਾਂ ਈ ਲੈਂਦਾ

ਐਦਾਂ ਨਾ ਮਤਲਬ ਅਸੀਂ ਹਾਂਜੀ ਓਹਨੂੰ ਗੱਲ ਨੂੰ ਮਨ ਚ ਰੱਖਾਂਗੇ ਸਮਝਾਂਗੇ ਸਮਝਾਵਾਂਗੇ ਓਹਨੂੰ ਬਨ੍ਹ ਕੇ ਰੱਖਾਂਗੇ ਤਾਂ ਹੀ ਰਹਵੇਗਾ

ਹਣਾ ਇਸ ਤਰਾਂ ਕਿਤਿਆਂ ਸਾਨੂੰ ਕੁਛ ਧੀਏ ਪੱਲੇ ਨਹੀਂ ਪੈਣਾ

ਠੀਕ ਆ ਨਾ ਤੇ ਆਪਣੇ ਮਨ ਨੂੰ ਸਮਝਾ ਤੇ ਤੇਰਾ ਸਫ਼ਰ ਬੜਾ ਲੱਮਾ ਵਾ

ਠੀਕ ਆ ਨਾ ਇਸਤਰਾਂ ਬਿਲਕੁਲ ਨਹੀਂ ਕਰਨਾ ਮੈਂ ਨਾ ਇਹ ਜਦੋਂ ਸਾਡੇ ਨਾਲ ਅੱਡ ਹੋਏ ਹਣਾ ਤੇ ਅੱਡ ਹੋਏ ਤੇ ਮੈਂ ਨਾ ਮੇਰਾ ਨਾ ਬੜਾ ਹੀ ਮਨ ਭਰਨਾ ਜਦੋਂ ਜੀ ਕਰਨਾ ਰੋਂਦੀ ਰਹਿਣ ਰੋ ਲੈਣਾ ਚੁੱਪ ਕਰਕੇ ਤੇ ਭਾਪੇ ਨੇ ਕਹਿਣਾ ਬੀ

ਤੇ ਅਸੀਂ ਮਤਲਬ ਇੱਕ ਦੂਜੇ ਵੱਲਵੇਖ ਕੇ ਤੇ ਸਾਡੀ ਘੜੀ ਜਿਹੜੀ ਆ ਨਾ ਓਹ ਨੰਗਦੀ ਆ

ਬੀ ਹਾਂਜੀ ਮੇਰਾ ਇਕੱਲੀ ਦਾ ਨਹੀਂ ਸਾਰਿਆਂ ਨਾਲ ਹੀ ਇਸਤਰਾਂ ਵਾ

ਹਾਂ ਇਹ ਗੱਲ ਆ ਫੇਰ ਬੀ ਅਸੀਂ ਕਹਿਣੇ ਆ ਬੀ ਨਹੀਂ ਇਸ ਤਰਾਂ ਨਹੀਂ ਹੋਣਾਂ ਚਾਹੀਦਾ

ਹਾਂਜੀ ਚਲੋ ਠੀਕ ਜੇ ਦੀਦੀ ਜੈ ਦੀ ਬਾਅਦ ਚ ਠੀਕ ਆ ਜੀ

ਹਾਂਜੀ ਸਤਿ ਸ੍ਰੀ ਅਕਾਲ, ਮੈਂ ਜੱਗੀ ਤੁਹਾਡੇ ਨਾਲ ਗੱਲ ਕਰਨ ਲੱਗਿਆਂ। ਦੂਜਾ ਇਕਾਂਗੀ ਦਾ ਆਰੰਭ ਨਿਹਾਲ ਕੌਰ ਅਤੇ ਉਸ ਦੀ ਨੂੰਹ ਮਨਜੀਤ ਦੀ ਆਪਸੀ ਵਾਰਤਾਲਾਪ ਨਾਲ ਹੁੰਦਾ ਹੈ ਮਨਜੀਤ ਚੁੱਲ੍ਹੇ-ਚੌਂਕੇ ਵਿੱਚ ਦੁਪਹਿਰ ਦੀ ਰੋਟੀ ਦਾ ਕੰਮਕਾਰ ਕਰ ਰਹੀ ਹੈ। ਨਿਹਲਾ ਕੌਰ ਆਪਣੀ ਨੂੰਹ ਮਨਜੀਤ ਦੇ ਹਰ ਕੰਮ ਵਿੱਚ ਨੁਕਸ ਕੱਢਦੀ ਹੈ। ਉਹ ਕਹਿੰਦੀ ਹੈ ਕਿ ਮਨਜੀਤ ਵੇਲੇ ਸਿਰ ਰੋਟੀ-ਟੁੱਕ ਨਹੀਂ ਕਰਦੀ ਤੇ ਹਰ ਕੰਮ ਘੜੀ ਵੇਖ ਕੇ ਕਰਦੀ ਹੈ। ਕਦੇ ਉਹ ਕਹਿੰਦੀ ਹੈ ਕਿ ਉਸਨੇ ਸਬਜ਼ੀ ਬਹੁਤ ਵੱਡੀ-ਵੱਡੀ ਕੱਟ ਦਿੱਤੀ ਹੈ।

ਲਾਏ ਹਨ ਤੇ ਚੌਥਾ ਭਰਿਆ ਹੋਇਆ ਹੈ। ਪਰ ਇਹਦਾ ਮਨਜੀਤ ਦਾ ਹਜੇ ਹਾਰ-ਸ਼ਿੰਗਾਰ ਹੀ ਸਮਾਂ ਪੂਰਾ ਹੋਇਆ ਹੈ। ਕਦੇ ਨਿਹਾਲ ਕੌਰ ਨੂੰ ਗੁਆਂਢਣ ਤੇ ਇਤਰਾਜ਼ ਹੈ ਕਿਉਂ ਉਹ ਮਨਜੀਤ ਵਾਂਗ ਲੋਕ ਇਸਤਰੀਆਂ ਸਭਾ ਦੀ member ਹੈ। ਕਦੇ-ਕਦੇ ਉਹ ਕਹਿੰਦੀ ਹੈ ਕਿ ਜੇ ਮੁੰਡਾ ਉਹਦੀ ਗੱਲ ਮੰਨਦਾ ਹੈ ਤਾਂ ਉਹ ਉਸਨੂੰ ਮਨਜੀਤ ਟਕਰਾਅ ਤੋਂ ਬਚਦੀ ਹੋਈ, ਹਰ ਗੱਲ ਦਾ ਜਵਾਬ ਬੜੀ ਸੂਝ-ਬੂਝ ਨਾਲ ਦਿੰਦੀ ਹੈ, ਪਰ ਨਿਹਾਲ ਕੌਰ ਉਸਨੂੰ ਪਸੰਦ ਨਹੀਂ ਕਰਦੀ। ਤੇ ਕਹਿੰਦੀ ਹੈ ਕਿ ਉਹ ਸਭਾ ਦੀ member ਬਣ ਕੇ ਉਸ ਦੇ ਮੁੰਡੇ ਦੇ ਲਾਇਕ ਨਹੀਂ ਬਣ ਸਕਦੀ। ਉਹ ਬਹਾਨੇ-ਬਹਾਨੇ ਆਪਣੇ ਮੁੰਡੇ ਨੂੰ ਦੂਜੇ ਵਿਆਹ ਬਾਰੇ ਵੀ ਕਹਿੰਦੀ ਹੈ। ਮਨਜੀਤ ਆਪਣੀ ਸੱਸ ਨੂੰ ਕਹਿੰਦੀ ਹੈ ਕਿ ਉਹ ਆਪਣੇ ਮੁੰਡੇ ਨੂੰ ਦੂਜੀ ਥਾਂ ਵਿਆਹ ਦੇਵੇ ਤੇ

ਕੌਰ ਨੂੰ ਪੁੱਛਦੀ ਹੈ ਕਿ ਮਾਂ ਜੀ ਆਟਾ ਕਾਫ਼ੀ ਹੈ? ਨਿਹਾਲ ਕੌਰ ਕਹਿੰਦੀ ਹੈ ਕਿ ਆਟਾ ਤਾਂ ਬਹੁਤ ਜ਼ਿਆਦਾ ਹੈ। ਮਨਜੀਤ ਹੱਸਦੀ ਹੋਈ ਕਹਿੰਦੀ ਹੈ ਕਿ ਸ਼ਾਇਦ ਕੋਈ ਪ੍ਰਾਹੁਣਾ ਹੀ ਆ ਜਾਵੇ। ਸਵੇਰ ਦਾ ਕਾਂ ਕੁਰਲਾਉਂਦਾ ਹੈ। ਨਿਹਾਲ ਕੌਰ ਕਹਿੰਦੀ ਹੈ ਕਿ ਉਸਦੇ ਪੁੱਤ ਨੇ ਤਾਂ ਅਜੇ ਪਰਸੋਂ ਨੂੰ ਆਉਣਾ ਹੈ। ਹੋਰ ਕਿਹੜਾ ਪ੍ਰਾਹੁਣਾ ਆਉਣ ਵਾਲਾ ਹੈ। ਮਨਜੀਤ ਕਹਿੰਦੀ ਹੈ ਕਿ ਸ਼ਾਇਦ ਉਸ ਦਾ ਵੀ ਵੀਰ, ਭੈਣ ਨੂੰ ਮਿਲਣ ਲਈ ਆ ਜਾਵੇ। ਜਦ ਨਿਹਾਲ ਕੌਰ ਜ਼ੋਰ ਦੇ ਕੇ ਪੁੱਛਦੀ ਹੈ ਤਾਂ ਮਨਜੀਤ ਦੱਸਦੀ ਹੈ ਕਿ ਉਨ੍ਹਾਂ ਦੀ ਜ਼ਿਲ੍ਹੇ ਦੇ ਸੁਖਰਾਜ ਨੇ ਆਉਣਾ ਹੈ। ਨਿਹਾਲ ਕੌਰ ਜਦ ਕਹਿੰਦੀ ਹੈ ਕਿ ਇਹ ਗੁਆਂਢਣ ਵਾਂਗ ਕੋਈ ਛੁੱਟੜ

ਉਹ ਵਰਗੀ ਨੂੰਹ ਵਿਗਾੜ ਰਹੀ ਹੈ। ਮਨਜੀਤ ਆਪਣੀ ਸੱਸ ਨਿਹਾਲ ਕੌਰ ਤੋਂ ਆਉਣ ਵਾਲੇ ਪ੍ਰਾਹੁਣੇ ਲਈ ਕੋਈ ਮਿੱਠੀ ਚੀਜ਼ ਬਣਾਉਣ ਦੀ ਮਨਜ਼ੂਰੀ ਮੰਗਦੀ ਹੈ। ਬਾਹਰ ਦਾ ਖੜਾਕ ਸੁਣਾਈ ਦੇਣ ਤੇ ਮਨਜੀਤ ਸੱਸ ਥੱਲੇ ਲਾਹ ਕੇ ਨਾਸੀ ਜਾਂਦੀ ਹੈ ਤੇ ਆਖਦੀ ਹੈ ਕਿ ਗਈ ਉਹ stage ਪਿੱੱਛੇ ਚਲੇ ਜਾਂਦੀ ਹੈ। ਜਦ ਦੇ ਪਿੱਛੇ ਮਨਜੀਤ ਤੇ ਸੁਖਦੇਵ ਆਉਂਦੇ ਹਨ ਤਾਂ ਨਿਹਾਲ ਕੌਰ ਹੱਕੀ-ਬੱਕੀ ਰਹਿ ਜਾਂਦੀ ਹੈ। ਸੁਖਦੇਵ ਮਾਂ ਜੀ ਨੂੰ ਮੱਛਾ ਟੇਕਦਾ ਹੈ ਤੇ ਤਾਂ ਉਹ ਸੁਖਦੇਵ ਨੂੰ ਕਹਿੰਦੀ ਹੈ ਕਿ ਉਸਨੇ ਤਾ ਪਰਸੋਂ ਨੂੰ ਆਉਣਾ ਸੀ। ਫਿਰ ਉਹ ਸੁਖਦੇਵ ਦਾ ਸਿਰ ਆਪਣੀ ਹਿੱਕ ਨਾਲ ਲਾਉਂਦੀ ਹੈ। ਅਸਲੀਅਤ ਤਾਂ ਇਹ ਹੈ ਕਿ ਮਾਂ ਜੀ ਨੂੰ ਦੱਸਿਆ ਤਾਂ ਪੱਚੀ ਤਾਰੀਖ ਹੀ ਗਿਆ ਸੀ, ਪਰ ਦੋ ਕੁ ਦਿਨਾਂ ਬਾਅਦ ਆਪੇ ਹੀ ਸਤਾਈ ਤਰੀਕ ਕਹਿਣ ਲੱਗ ਪਈ ਸੀ। ਜਦ ਮਨਜੀਤ ਆਪਣੇ ਪਤੀ ਦਾ ਨਾਂ ਲੈਂਦੀ ਹੈ ਤਾਂ ਨਿਹਾਲ ਕੌਰ ਉਸਨੂੰ ਪੁੱਛਦੀ ਹੈ ਕਿ ਉਹ ਮੁੰਡੇ ਦਾ ਨਾਂ ਕਦ ਤੋਂ ਲੈਣ ਲੱਗ ਪਈ ਹੈ।

ਲੈਣ ਲਈ ਕਿਹਾ ਸੀ। ਮਾਂ ਦੇ ਪੁੱਛਣ ਤੇ ਸੁਖਦੇਵ ਕਹਿੰਦਾ ਹੈ ਕਿ ਨਾਮ ਲੈਣ ਵਿੱਚ ਨਹੀਂ। ਉਹ ਕਹਿੰਦਾ ਹੈ ਕਿ ਘਰ ਦੀ ਤੀਵੀਂ ਕਹਿੰਦੀ ਚੰਦੀ ਨਹੀਂ ਲੱਗਦੀ। ਮਨਜੀਤ ਕਹਿੰਦੀ ਹੈ ਕਿ ਫਿਰ ਉਹ ਮਾਂ ਜੀ ਦੇ ਪੁੱਤ ਕਹਿਣ ਲਈ ਸੁਖਦੇਵ ਮਾਂ ਨੂੰ ਕਹਿੰਦਾ ਹੈ ਕਿ ਮਨਜੀਤ ਅਹ ਮਨਜੀਤ ਹੋਰ ਕਹੇ ਵੀ ਕੀ। ਜੇਕਰ ਕੋਈ ਮੁੰਡਾ-ਕੁੜੀ ਹੋਵੇ ਤਾਂ ਉਨ੍ਹਾਂ ਦਾ ਪਿਓ ਕਿਹਾ ਕੇ ਬੁਲਾਇਆ ਕਰੇ। ਹੁਣ ਤਾਂ ਉਨ੍ਹਾਂ ਦਾ ਪੁੱਤਰ, ਪੁੱਤ ਮਾਂ ਜੀ ਪੁੱਤ ਕਹਿ ਕੇ ਹੀ ਬੁਲਾਉਣਾ ਪਵੇਗਾ। ਨਿਹਾਲ ਕੌਰ ਕਹਿੰਦੀ ਹੈ ਕਿ ਢਾਈ ਸਾਲ ਹੋ ਗਏ ਮਨਜੀਤ ਦੇ ਵਿਆਹ ਹੋਏ ਤੋਂ ਅਤੇ ਮੁੰਡਾ ਕੁੜੀ ਹੁੰਦੇ ਨੂੰ। ਮਨਜੀਤ ਆਪਣੇ ਪਤੀ ਸੁਖਦੇਵ ਨੂੰ ਕਹਿੰਦੀ ਹੈ ਕਿ ਇਸੇ ਲਈ ਤਾਂ ਮਾਂ ਜੀ ਨੇ ਉਨ੍ਹਾਂ ਦੇ ਦੂਜੇ ਵਿਆਹ ਦਾ ਪ੍ਰਬੰਧ ਕਰ ਛੱਡਿਆ ਹੈ। ਸੁਖਦੇਵ ਮਾਂ ਜੀ ਨੂੰ ਕਹਿੰਦਾ ਹੈ ਕਿ ਉਹ ਬੜੀ ਖੁਸ਼ੀ ਨਾਲ ਉਸਦੇ ਦੂਜੇ ਵਿਆਹ ਦਾ ਪ੍ਰਬੰਧ ਕਰਨ। ਮਨਜੀਤ ਉਸ ਕੋਲ ਛਾਉਣੀ ਰਿਹਾ ਕਰੇਗੀ ਅਤੇ ਉਨ੍ਹਾਂ ਦੀ ਦੂਜੀ ਨੂੰਹ ਉਨ੍ਹਾਂ ਦੀ ਸੇਵਾ ਕਰਿਆ ਕਰੇਗੀ। ਸੁਖਦੇਵ ਮਨਜੀਤ ਨੂੰ ਦੱਸਦਾ ਹੈ ਕਿ ਬਾਪੂ ਬਾਪੂ ਜੀ ਵੱਲੋਂ ਮਾਂ ਜੀ ਨੂੰ ਸਾਰੀ ਉਮਰ ਦੂਜੇ ਵਿਆਹ ਦੀਆਂ ਧਮਕੀਆਂ ਮਿਲਦੀਆਂ ਰਹੀਆਂ। ਮਾਂ ਜੀ ਇਸ ਇਸਤਰੀ ਤੇ ਕਾਬੂ ਰੱਖਣ ਲਈ ਦੂਜੇ ਵਿਆਹ ਦੀ ਧਮਕੀ ਉਨੀ ਹੀ ਜ਼ਰੂਰੀ ਹੈ ਜਿੰਨਾ ਡਾਕੀਏ ਦੀ ਆਵਾਜ਼ ਸੁਣ ਕੇ ਮਨਜੀਤ ਉਸ ਕੋਲੋਂ ਚਿੱਠੀਆਂ ਲੈ ਕੇ ਸੁਖਦੇਵ ਕੋਲ ਰੱਖ ਦਿੰਦੀ ਹੈ। ਤੇ ਕਹਿੰਦੀ ਹੈ ਕਿ ਉਹ ਰੋਟੀ ਖਾ ਕੇ ਚਿੱਠੀਆਂ ਖੋਲ੍ਹਣ। ਸੁਖਦੇਵ

ਬਲਵੰਤ ਸਿੰਘ ਹੋਰੀਂ ਸ਼ਰਾਬ ਪੀਣ ਲੱਗ ਪਏ ਹਨ ਤੇ ਦੇਰ-ਦੇਰ ਤੱਕ ਘਰ ਨਹੀਂ ਆਉਂਦੇ ਭੈਣ ਜੀ ਅੱਗੋਂ ਕੁਝ ਬੋਲਦੇ ਹਨ ਤਾਂ ਉਹ ਮਾਰਨ ਨੂੰ ਪੈਂਦੇ ਹਨ। ਅਤੇ ਦੂਜਾ ਵਿਆਹ ਕਰਾਉਣ ਲਈ ਕਹਿੰਦੇ ਹਨ। ਕਿਉਂਕਿ ਭੈਣ ਜੀ ਦੇ ਕੋਈ ਮੁੰਡਾ ਨਹੀਂ ਇਹ ਸੁਣ ਕੇ ਜਦ ਨਿਹਾਲ ਕੌਰ ਡੁਸਕਣ ਲੱਗਦੀ ਹੈ ਤਾਂ ਮਨਜੀਤ ਨੂੰ ਅਹ ਮਨਜੀਤ ਉਸਨੂੰ ਹੌਸਲਾ ਦਿੰਦੀ। ਕਹਿੰਦੀ ਹੈ ਕਿ ਉਨ੍ਹਾਂ ਦੀ ਇਸਤਰੀ ਸਭਾ ਬਲਵੰਤ ਸਿੰਘ ਨੂੰ ਤੁਰੰਤ ਸਿੱਧੇ ਰਾਹ ਤੇ ਲੈ ਆਵੇਗੀ। ਬਾਪੂ ਜੀ ਗੁਰਕਿਰਤ ਸਿੰਘ ਦੇ ਆਉਣ ਤੇ ਸੁਖਦੇਵ ਉਨ੍ਹਾਂ ਨੂੰ ਸਤਿ ਸ੍ਰੀ ਅਕਾਲ ਬੁਲਾਉਂਦਾ ਹੈ। ਬਾਪੂ ਜੀ ਸੁਖਦੇਵ ਨੂੰ ਪੁੱਛਦੇ ਹਨ ਕਿ ਉਸ ਨੂੰ ਆਏ ਨੂੰ ਕਿੰਨਾ ਕੁ ਚਿਰ ਹੋਇਆ ਹੈ? ਸੁਖਦੇਵ ਦੱਸਦਾ ਹੈ ਕਿ ਉਸਨੂੰ ਆਏ ਨੂੰ ਥੋੜਾ ਹੀ ਚਿਰ ਹੋਇਆ ਹੈ ਤੇ ਉਹ ਨਹਾ ਕੇ ਰੋਟੀ ਖਾਣ ਲੱਗਾ ਸੀ। ਸੁਖਦੇਵ ਬਾਪੂ ਜੀ ਨੂੰ ਵੀ ਰੋਟੀ ਖਾਣ ਲਈ ਬੈਠਣ ਨੂੰ ਕਹਿੰਦਾ ਹੈ। ਤਾਂ ਬਾਪੂ ਜੀ ਸੁਖਦੇਵ ਦੀ ਮਾਂ ਵੱਲ ਦੇਖਦੇ ਪੁੱਛਦੇ ਹਨ ਕਿ ਉਹ ਕਿਉਂ ਇਸ ਤਰ੍ਹਾਂ ਢਿੱਲਮ-ਢਿੱਲੀ ਪਈ, ਅਹ ਖੜ੍ਹੀ ਹੈ। ਉਹ ਬੀਬੀ ਜੀ ਸੁਖਦੇਵ ਕੌਰ ਦੀ ਆਈ ਚਿੱਠੀ ਬਾਰੇ ਦੱਸਦੀ ਹੈ ਅਤੇ ਕਹਿੰਦੀ ਹੈ ਕਿ ਬੀਬੀ ਵਿਚਾਰੀ ਦੁਖੀ ਹੈ। ਸੁਖਦੇਵ ਬਾਪੂ ਜੀ ਨੂੰ ਦੱਸਦਾ ਹੈ ਕਿ ਬਲਵੰਤ ਸਿੰਘ ਹੋਰ ਵਿਆਹ ਕਰਵਾਉਣ ਲਈ ਕਹਿੰਦਾ ਹੈ। ਬਾਪੂ ਜੀ ਕਹਿੰਦੇ ਹਨ ਕਿ ਜੇਕਰ ਉਸਨੇ

ਦਾ ਦਿੱਤਾ ਬਹੁਤ ਕੁਝ ਹੈ। ਸੁਖਦੇਵ ਕਹਿੰਦਾ ਹੈ ਕਿ ਉਨ੍ਹਾਂ ਦੇ ਹੁੰਦਿਆਂ ਉਹ ਹੋਰ ਵਿਆਹ ਨਹੀਂ ਕਰਵਾ ਸਕਣਗੇ। ਸੁਖਦੇਵ ਕੌਰ ਦੇ ਪੇਕੇ ਆਉਣ ਤੇ ਸਾਰੀ ਗੱਲ ਖੁਲਦੀ ਹੈ ਕਿ ਚਿੱਠੀ ਵਿੱਚ ਦੂਜੇ ਵਿਆਹ ਵਾਲੀ ਗੱਲ ਬਲਵੰਤ ਸਿੰਘ ਨੇ ਆਪ ਹੀ ਵਧਾ ਦਿੱਤੀ, ਲਿਖ ਦਿੱਤੀ ਤੇ ਸੁਖਦੇਵ ਸਿੰਘ ਕਹਿੰਦਾ ਹੈ ਕਿ ਚਿੱਠੀ ਵਿੱਚ ਦੂਜੇ ਵਿਆਹ ਦੀ ਗੱਲਬਾਤ ਬਲਵੰਤ ਨੇ ਆਪ ਵਧਾ ਦਿੱਤੀ ਤੇ ਸੁਖਦੇਵ ਸਿੰਘ ਕਹਿੰਦਾ ਹੈ ਕਿ ਉਨ੍ਹਾਂ ਨੂੰ ਚੰਗਾ ਬੁੱਧੂ ਬਣਾਇਆ ਗਿਆ ਹੈ। ਪਰ ਇਸ ਤਰ੍ਹਾਂ ਨਿਹਾਲ ਕੌਰ ਨੂੰ ਚੰਗੀ ਸਿੱਖਿਆ ਮਿਲ ਗਈ। ਬਾਪੂ ਜੀ ਕਹਿੰਦੇ ਹਨ ਕਿ ਜੇਕਰ ਉਸਨੇ ਕੱਲ੍ਹ ਨੂੰ ਵਿਆਹ ਕਰਵਾਉਣਾ ਹੈ ਤਾਂ ਕਰਵਾਉਣ ਲਈ ਕਹਿੰਦਾ ਹੈ।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

ਕਿ ਜਿਸ ਨਾਲ ਉਸਦਾ ਵਿਆਹ ਹੋ ਰਿਹਾ ਹੈ, ਉਹ ਪੁੱਤਾਂ ਪੋਤਰਿਆਂ ਵਾਲਾ ਬੁੱਢਾ ਹੈ ਇਹ ਸੁਣ ਕੇ ਮੇਲੋ ਬਹੁਤ ਦੁਖੀ ਹੁੰਦੀ ਹੈ ਤੇ ਉਹ ਆਤਮਘਾਤ ਕਰ ਲੈਣ ਦੀਆਂ ਗੱਲਾਂ ਕਰਦੀ ਹੈ।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

ਇੰਨੇ ਨੂੰ ਪਾਂਧਾ ਆ ਕੇ ਉਹਨਾਂ ਨੂੂੰ ਕਹਿੰਦਾ ਹੈ ਕਿ ਉਹ ਜ਼ਲਦੀ ਕਰਨ, ਹੁਸ਼ਿਆਰਚੰਦ ਕੌਰਾਂ ਨੂੰ ਕਹਿੰਦਾ ਹੈ ਕਿ ਉਹ ਜ਼ਲਦੀ ਜ਼ਲਦੀ ਕੁੜੀ ਨੂੰ ਤਿਆਰ ਕਰੇ। ਕੌਰਾਂ ਮੇਲੋ ਨੂੰ ਘਰ ਦੇ ਅੰਦਰ ਬਾਹਰ ਲੱਭਦੀ ਹੈ।

ਹੁਸ਼ਿਆਰਚੰਦ ਤੇ ਕੌਰਾਂ ਬੜੇ ਪਰੇਸਾਨ ਹੁੰਦੇ ਹਨ। ਕੌਰਾਂ ਮੇਲੋ ਨੂੰ ਘਰੋਂ ਨੱਸ ਗਈ ਸਮਝ ਕੇ ਬੁਰਾ ਭਲਾ ਕਹਿੰਦੀ ਹੈ। ਹੁਸ਼ਿਆਰਚੰਦ ਵੇਲਾ ਟਪਾਉਣ ਲਈ ਗੁੱਡੀਆਂ ਪਟੋਲੇ ਖੇਡਦੀ, ਲਾਜੋ ਉੱਪਰ ਲਾਵਾਂ ਵਾਲੀ ਚੁੰਨੀ ਪਾ ਕੇ ਚੁੱਕ ਕੇ ਲੈ ਜਾਂਦਾ ਹੈ ਤੇ ਕੌਰਾਂ ਉਸਦਾ ਵਿਰੋਧ ਕਰਦੀ ਹੈ ਤੇ ਬੁਰਾ ਭਲਾ ਬੋਲਦੀ ਹੈ, ਪਰ ਵਿਅਰਥ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਈਸ਼ਵਰ ਚੰਦਰ ਨੰਦਾ ਦੇ ਇਸ ਨਾਟਕ ਦਾ ਵਿਸ਼ਾ ਅਣਜੋੜ ਵਿਆਹ ਦੀ ਸਮੱਸਿਆ ਦੁਆਲੇ ਘੁੰਮਦਾ ਹੈ ਉਸ ਨੇ ਇਸ ਇਕਾਂਗੀ ਰਾਹੀਂ ਸਮਾਜ ਵਿੱਚੋਂ ਇਸ ਬੁਰਾਈ ਨੂੰ ਦੂਰ ਕਰਨ ਦੀ ਪ੍ਰੇਰਨਾ ਦਿੱਤੀ ਹੈ, ਜਾਂਦੀ ਹੈ ਇਸ ਪਿੱਛੋਂ ਹੁਸ਼ਿਆਰਚੰਦ ਜੰਞ ਦਾ ਪਤਾ ਕਰਨ ਚਲਾ ਜਾਂਦਾ ਹੈ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

ਕਿ ਜਿਸ ਨਾਲ ਉਸਦਾ ਵਿਆਹ ਹੋ ਰਿਹਾ ਹੈ, ਉਹ ਪੁੱਤਾਂ ਪੋਤਰਿਆਂ ਵਾਲਾ ਬੁੱਢਾ ਹੈ। ਇਹ ਸੁਣ ਕੇ ਮੇਲੋ ਬਹੁਤ ਦੁਖੀ ਹੁੰਦੀ ਹੈ ਤੇ ਉਹ ਆਤਮਘਾਤ ਕਰ ਲੈਣ ਦੀਆਂ ਗੱਲਾਂ ਕਰਦੀ ਹੈ।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 ਇੰਨੇ ਨੂੰ ਪਾਂਧਾ ਆ ਕੇ ਉਹਨਾਂ ਨੂੂੰ ਕਹਿੰਦਾ ਹੈ ਕਿ ਉਹ ਜ਼ਲਦੀ ਕਰਨ ਹੁਸ਼ਿਆਰਚੰਦ ਕੌਰਾਂ ਨੂੰ ਕਹਿੰਦਾ ਹੈ ਕਿ ਉਹ ਜ਼ਲਦੀ ਜ਼ਲਦੀ ਕੁੜੀ ਨੂੰ ਤਿਆਰ ਕਰੇ ਕੌਰਾਂ ਮੇਲੋ ਨੂੰ ਘਰ ਦੇ ਅੰਦਰ ਬਾਹਰ ਲੱਭਦੀ ਹੈ।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 ਹੁਸ਼ਿਆਰਚੰਦ ਤੇ ਕੌਰਾਂ ਬੜੇ ਪਰੇਸਾਨ ਹੁੰਦੇ ਹਨ। ਕੌਰਾਂ ਮੇਲੋ ਨੂੰ ਘਰੋਂ ਨੱਸ ਗਈ ਸਮਝ ਕੇ ਬੁਰਾ ਭਲਾ ਕਹਿੰਦੀ ਹੈ। ਹੁਸ਼ਿਆਰਚੰਦ ਵੇਲਾ ਟਪਾਉਣ ਲਈ ਗੁੱਡੀਆਂ ਪਟੋਲੇ ਖੇਡਦੀ, ਲਾਜੋ ਉੱਪਰ ਲਾਵਾਂ ਵਾਲੀ ਚੁੰਨੀ ਪਾ ਕੇ ਚੁੱਕ ਕੇ ਲੈ ਜਾਂਦਾ ਹੈ ਤੇ ਕੌਰਾਂ ਉਸਦਾ ਵਿਰੋਧ ਕਰਦੀ ਹੈ ਤੇ ਬੁਰਾ ਭਲਾ ਬੋਲਦੀ ਹੈ, ਪਰ ਵਿਅਰਥ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਈਸ਼ਵਰ ਚੰਦਰ ਨੰਦਾ ਦੇ ਇਸ ਨਾਟਕ ਦਾ ਵਿਸ਼ਾ ਅਣਜੋੜ ਵਿਆਹ ਦੀ ਸਮੱਸਿਆ ਦੁਆਲੇ ਘੁੰਮਦਾ ਹੈ ਉਸ ਨੇ ਇਸ ਇਕਾਂਗੀ ਰਾਹੀਂ ਸਮਾਜ ਵਿੱਚੋਂ ਇਸ ਬੁਰਾਈ ਨੂੰ ਦੂਰ ਕਰਨ ਦੀ ਪ੍ਰੇਰਨਾ ਦਿੱਤੀ ਹੈ ਜਾਂਦੀ ਹੈ ਇਸ ਪਿੱਛੋਂ ਹੁਸ਼ਿਆਰਚੰਦ ਜੰਞ ਦਾ ਪਤਾ ਕਰਨ ਚਲਾ ਜਾਂਦਾ ਹੈ।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 ਕਿ ਜਿਸ ਨਾਲ ਉਸਦਾ ਵਿਆਹ ਹੋ ਰਿਹਾ ਹੈ। ਉਹ ਪੁੱਤਾਂ ਪੋਤਰਿਆਂ ਵਾਲਾ ਬੁੱਢਾ ਹੈ। ਇਹ ਸੁਣ ਕੇ ਮੇਲੋ ਬਹੁਤ ਦੁਖੀ ਹੁੰਦੀ ਹੈ ਤੇ ਉਹ ਆਤਮਘਾਤ ਕਰ ਲੈਣ ਦੀਆਂ ਗੱਲਾਂ ਕਰਦੀ ਹੈ।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

ਇੰਨੇ ਨੂੰ ਪਾਂਧਾ ਆ ਕੇ ਉਹਨਾਂ ਨੂੂੰ ਕਹਿੰਦਾ ਹੈ ਕਿ ਉਹ ਜ਼ਲਦੀ ਕਰਨ, ਹੁਸ਼ਿਆਰਚੰਦ ਕੌਰਾਂ ਨੂੰ ਕਹਿੰਦਾ ਹੈ ਕਿ ਉਹ ਜ਼ਲਦੀ ਜ਼ਲਦੀ ਕੁੜੀ ਨੂੰ ਤਿਆਰ ਕਰੇ ਕੌਰਾਂ ਮੇਲੋ ਨੂੰ ਘਰ ਦੇ ਅੰਦਰ ਬਾਹਰ ਲੱਭਦੀ ਹੈ।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 ਹੁਸ਼ਿਆਰਚੰਦ ਤੇ ਕੌਰਾਂ ਬੜੇ ਪਰੇਸਾਨ ਹੁੰਦੇ ਹਨ, ਕੌਰਾਂ ਮੇਲੋ ਨੂੰ ਘਰੋਂ ਨੱਸ ਗਈ ਸਮਝ ਕੇ ਬੁਰਾ ਭਲਾ ਕਹਿੰਦੀ ਹੈ। ਹੁਸ਼ਿਆਰਚੰਦ ਵੇਲਾ ਟਪਾਉਣ ਲਈ ਗੁੱਡੀਆਂ ਪਟੋਲੇ ਖੇਡਦੀ। ਲਾਜੋ ਉੱਪਰ ਲਾਵਾਂ ਵਾਲੀ ਚੁੰਨੀ ਪਾ ਕੇ ਚੁੱਕ ਕੇ ਲੈ ਜਾਂਦਾ ਹੈ ਤੇ ਕੌਰਾਂ ਉਸਦਾ ਵਿਰੋਧ ਕਰਦੀ ਹੈ ਤੇ ਬੁਰਾ ਭਲਾ ਬੋਲਦੀ ਹੈ, ਪਰ ਵਿਅਰਥ। ਇਸ ਤਰ੍ਹਾਂ ਅਸੀਂ ਦੇਖਦੇ ਹਾਂ, ਕਿ ਈਸ਼ਵਰ ਚੰਦਰ ਨੰਦਾ ਦੇ ਇਸ ਨਾਟਕ ਦਾ ਵਿਸ਼ਾ ਅਣਜੋੜ ਵਿਆਹ ਦੀ ਸਮੱਸਿਆ ਦੁਆਲੇ ਘੁੰਮਦਾ ਹੈ। ਉਸ ਨੇ ਇਸ ਇਕਾਂਗੀ ਰਾਹੀਂ ਸਮਾਜ ਵਿੱਚੋਂ ਇਸ ਬੁਰਾਈ ਨੂੰ ਦੂਰ ਕਰਨ ਦੀ ਪ੍ਰੇਰਨਾ ਦਿੱਤੀ ਹੈ, ਜਾਂਦੀ ਹੈ ਇਸ ਪਿੱਛੋਂ ਹੁਸ਼ਿਆਰਚੰਦ ਜੰਞ ਦਾ ਪਤਾ ਕਰਨ ਚਲਾ ਜਾਂਦਾ ਹੈ।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

ਕਿ ਜਿਸ ਨਾਲ ਉਸਦਾ ਵਿਆਹ ਹੋ ਰਿਹਾ ਹੈ, ਉਹ ਪੁੱਤਾਂ ਪੋਤਰਿਆਂ ਵਾਲਾ ਬੁੱਢਾ ਹੈ। ਇਹ ਸੁਣ ਕੇ ਮੇਲੋ ਬਹੁਤ ਦੁਖੀ ਹੁੰਦੀ ਹੈ ਤੇ ਉਹ ਆਤਮਘਾਤ ਕਰ ਲੈਣ ਦੀਆਂ ਗੱਲਾਂ ਕਰਦੀ ਹੈ।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 ਇੰਨੇ ਨੂੰ ਪਾਂਧਾ ਆ ਕੇ ਉਹਨਾਂ ਨੂੂੰ ਕਹਿੰਦਾ ਹੈ ਕਿ ਉਹ ਜ਼ਲਦੀ ਕਰਨ ਹੁਸ਼ਿਆਰਚੰਦ ਕੌਰਾਂ ਨੂੰ ਕਹਿੰਦਾ ਹੈ ਕਿ ਉਹ ਜ਼ਲਦੀ ਜ਼ਲਦੀ ਕੁੜੀ ਨੂੰ ਤਿਆਰ ਕਰੇ ਕੌਰਾਂ ਮੇਲੋ ਨੂੰ ਘਰ ਦੇ ਅੰਦਰ ਬਾਹਰ ਲੱਭਦੀ ਹੈ।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 ਹੁਸ਼ਿਆਰਚੰਦ ਤੇ ਕੌਰਾਂ ਬੜੇ ਪਰੇਸਾਨ ਹੁੰਦੇ ਹਨ, ਕੌਰਾਂ ਮੇਲੋ ਨੂੰ ਘਰੋਂ ਨੱਸ ਗਈ ਸਮਝ ਕੇ ਬੁਰਾ ਭਲਾ ਕਹਿੰਦੀ ਹੈ। ਹੁਸ਼ਿਆਰਚੰਦ ਵੇਲਾ ਟਪਾਉਣ ਲਈ ਗੁੱਡੀਆਂ ਪਟੋਲੇ ਖੇਡਦੀ ਲਾਜੋ ਉੱਪਰ ਲਾਵਾਂ ਵਾਲੀ ਚੁੰਨੀ ਪਾ ਕੇ ਚੁੱਕ ਕੇ ਲੈ ਜਾਂਦਾ ਹੈ ਤੇ ਕੌਰਾਂ ਉਸਦਾ ਵਿਰੋਧ ਕਰਦੀ ਹੈ ਤੇ ਬੁਰਾ ਭਲਾ ਬੋਲਦੀ ਹੈ, ਪਰ ਵਿਅਰਥ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਈਸ਼ਵਰ ਚੰਦਰ ਨੰਦਾ ਦੇ ਇਸ ਨਾਟਕ ਦਾ ਵਿਸ਼ਾ ਅਣਜੋੜ ਵਿਆਹ ਦੀ ਸਮੱਸਿਆ ਦੁਆਲੇ ਘੁੰਮਦਾ ਹੈ। ਉਸ ਨੇ ਇਸ ਇਕਾਂਗੀ ਰਾਹੀਂ ਸਮਾਜ ਵਿੱਚੋਂ ਇਸ ਬੁਰਾਈ ਨੂੰ ਦੂਰ ਕਰਨ ਦੀ ਪ੍ਰੇਰਨਾ ਦਿੱਤੀ ਹੈ, ਜਾਂਦੀ ਹੈ ਇਸ ਪਿੱਛੋਂ ਹੁਸ਼ਿਆਰਚੰਦ ਜੰਞ ਦਾ ਪਤਾ ਕਰਨ ਚਲਾ ਜਾਂਦਾ ਹੈ।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 ਇੰਨੇ ਨੂੰ ਉਸਦੀ ਸਹੇਲੀ ਬਸੰਤੋ ਆ ਜਾਂਦੀ ਹੈ ਜੋ ਨੈਣ ਦੇ ਮੂੰਹੋਂ ਸਭ ਕੁੱਝ ਸੁਣ ਆਈ ਸੀ। ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਗੁਰਤੇਜ ਸਿੰਘ ਹੈ ਜੀ, ਤੇ ਮੈਂ ਪਿੰਡ ਕੁੰਬੜੇ ਦਾ ਰਹਿਣ ਵਾਲਾ ਹਾਂ, ਤੁਹਾਨੂੰ ਅੱਜ ਮੈਂ ਦੇਸ਼ ਦੀ ਭਗਤੀ ਬਾਰੇ ਦੱਸਣ ਜਾ ਰਿਹਾ ਹਾਂ ਪਿਆਰ ਦਾ ਅਰਥ ਹੈ, ਆਪਣੇ ਦੇਸ਼ ਦੇ ਲੋਕਾਂ,